ਹਾਂ ਮਤਲਬ ਜ਼ੇ control ਤੋਂ ਤੁਹਾਡੇ control ਚ ਹੋਗੀ ਤਾਂ ਤੁਹਾਡੀ dose ਘੱਟ ਜਉਗੀ ਜ਼ੇ ਨਹੀਂ control ਚ ਤਾਂ ਵੱਧ ਜਉਗੀ

ਜਿਹੜਾ ਨਮਕ ਏ ਕਦੇਂ ਵੀ

ਬਾਅਦ ਕਦੇਂ ਵੀ ਨਹੀਂ ਪਾਉਣਾ ਚਾਹੀਦਾ ਨਾਂ ਸਲਾਦ ਦੇ ਉੱਪਰ ਛਿੜਕ ਕੇ ਖਾਣਾ ਚਾਹੀਦਾ

ਚੀਜ਼ ਦੇ ਉੱਪਰ ਛਿੜਕ ਕੇ ਨਹੀਂ ਖਾਣਾ ਚਾਹੀਦਾ

juice ਵਗੈਰਾ ਪਿੰਦੇ ਹਾਂ ਉਹ ਤਾਂ juice ਆਲੇ ਜਾਂ fruit ਆਲੇ ਜੋ ਵੀ ਕਰਦੇ ਏ ਉਹ ਤਾਂ ਪਹਿਲੇ ਤਾਂ ਨਮਕ ਏ ਪਾਉਦੇ ਏ ਉਹ ਉਹੀ ਗੱਲ ਏ ਮੈਂ ਤਾਂਹੀ ਉਹੀ ਦੱਸਣ ਲੱਗਿਆਂ ਛੋਟੀਆਂ ਛੋਟੀਆਂ ਚੀਜਾਂ ਪਰ ਆਪਾਂ ਲੋਕ ਧਿਆਨ ਨਹੀਂ ਦਿੰਦੇ

ਹਾਂ ਉਹ ਦੇਖੋ ਜਿਹੜਾ ਤਾਂ ਦਾਲ ਸਬਜ਼ੀ ਵਿੱਚ ਪਾਉਣਾ ਉਹ ਤੇ ਜਦੋਂ ਆਪਾਂ ਮਸਾਲਾ ਬਣਾਉਣੇ ਹਾਂ ਉਹਦੇ ਵਿੱਚ ਸਾਰਾ mix ਹੋ ਜਾਂਦਾ ਉਹ ਐਨ

ਵਿੱਚ ਆਹ ਰੱਚ ਮਿਚ ਜਾਂਦਾ ਏ

ਹਾਂ ਇਹ ਆਪਾਂ ਜਦੋਂ ਖਾਨੇ ਹਾਂ ਇਹ ਅੰਦਰ ਆਪਣੇ ਜੋ ਵੀ ਨਾੜੀ ਏ ਉਹਦੇ ਚ ਜੰਮ ਜਾਂਦਾ ਏ ਜ਼ੀ ਨਹੀਂ ਇਹਦੇ ਵਿੱਚ ਦੇਖੋ ਇੱਕ ਤਾਂ ਬਜ਼ਾਰ ਦੇ ਵਿੱਚ ਆਮ ਨਮਕ ਮਿਲਦਾ ਇੱਕ iodine ਮਿਲਦਾ ਇੱਕ ਕਾਲਾ ਨਮਕ ਮਿਲਦਾ ਏ ਇਹ ਤਿੰਨ ਚਾਰ ਤਰ੍ਹਾਂ ਦੇ ਨਮਕ ਏ ਬੰਦੇ ਨੂੰ ਜਿਆਦਾ ਨਮਕ ਕਿਹੜਾ ਖਾਣਾ ਚਾਹੀਦਾ ਏ ਆਪਾਂ ਸੋਚੀਏ ਵਧੀਆ ਨਮਕ ਕਿਹੜਾ ਹੋਊਗਾ ਇਹਨਾ ਚੋ ਦੇਖੋ ਸਭ ਤੋ best ਤਾਂ ਹੁੰਦਾ ਏ ਆਪਣਾ ਪਾਕਿਸਤਾਨੀ ਨਮਕ ਪਾਕਿਸਤਾਨੀਂ ਉਹ ਜਿਹੜਾ ਜਿਹਨੂੰ ਆਪਾਂ ਕਾਲਾ ਨਮਕ ਕਹਿੰਦੇ ਹਾਂ

ਜਿਹੜਾ ਡਲਿਆਂ ਆਲਾ ਮਿਲਦਾ ਜੀ ਆਪਾਂ ਨੂੰ

ਜਿਹਨੂੰ ਆਪਾਂ ਸਾਦਾ ਸਹਿਦਾਂ ਨਮਕ ਕਹਿ ਦਿੰਨੇ ਆਂ

ਹੁਣ ਉਹ ਉਹ ਜਿਹੜੇ ਹੁਣ ਆਪਾਂ ਲੋਕ ਆਹ ਅੱਗੇ ਰੇਹੜੀਆਂ ਤੇ ਹੁੰਦਾ ਤਾਂ ਉਹ ਤੁਸੀਂ ਦੇਖਦੇ

ਉਹ ਤਾਂ ਡੰਗਰ ਮੈਂ ਦੇਖਿਆ ਕਈਆਂ ਨੇ ਰੱਖ਼ੇ ਹੁੰਦੇ ਆਂ ਉਹ ਡੰਗਰ ਬੜਾ ਡਲਾਂ ਜਾਂ ਰੱਖ ਦਿੰਨੇ ਏ ਡੰਗਰ ਚੱਟੀ ਜਾਂਦੇ ਸੀ ਹਾਂ ਵੀ ਉਹ ਚੱਟੀ ਜਾਂਦਾ ਤਾ ਡੰਗਰ

ਲੇਕਿਨ ਦੇਖੋ ਜਦ ਉਹੀ ਚੀਜ ਆਪਾਂ ਖਾਓ ਜਦ ਇੱਕ ਆਪਾਂ ਡੰਗਰ ਨੂੰ ਵੀ ਤਾਂ ਦਿੰਨੇ ਆ ਵੀ ਇਹ ਠੀਕ ਰਹੇ

ਆਪਾਂ ਆਪ ਨਹੀਂ ਖਾਦੇ ਡੰਗਰਾਂ ਨੂੰ ਪਾਈ ਜਾਂਦੇ ਆ ਹਾਂ ਉਹ ਚੀਜ ਆਪਾਂ ਖਾਓ ਤੁਸੀਂ ਦੇਖੋ ਆਹ ਉਸੇ ਤਰ੍ਹਾਂ ਤੁਸੀਂ ਅਹ ਸਿਹਤਮੰਦ ਰਹੋਗੇ ਮਤਲਬ ਦੇਖੋ ਆਪਾਂ ਆਪਣਾ health system ਆਪਣੇਂ ਆਪ ਹੀ ਖ਼ਰਾਬ ਕਰ ਲਿਆ

ਦੇਖੋ ਜਿਹੜਾ ਵਧੀਆ ਚੀਜ ਏ ਉਹ ਆਪਾਂ ਡੰਗਰਾ ਨੂੰ ਪਾਉਣ ਲੱਗ ਗਏ ਆਪ duplicate ਹੋਰ ਚੀਜਾਂ

ਹੁਣ ਜਿਹੜੇ ਸਲਾਦ ਏ ਮੁੱਲੀ ਏ ਖੀਰਾ ਏ

ਉਹ ਇਹਨਾ ਦੇ ਛਿੱਲੜ ਏ

ਹਾਂ ਜੇ ਸਾਰੀ ਤਾਕਤ ਤਾਂ ਉਹਨਾ ਦੇ ਵਿੱਚ ਹੁੰਦੀ ਏ ਮੈਂ ਉਹ ਚ fiber ਹੁੰਦੀ ਏ ਹਾਂ ਬਿਲਕੁਲ ਤੁਸੀਂ ਸਹੀ ਕਿਹਾ ਏ ਜਿਹੜੀ fiber ਏ ਉਹ ਉਹਦੇ ਵਿੱਚ ਹੁੰਦੀ ਏ ਉਹੀ ਚੀਜ ਆਪਾਂ ਉਤਾਰ

ਨਹੀਂ ਜੀ ਅਸੀਂ ਸਾਫ਼ ਸੁੱਥਰਾ ਖਾਣਾ ਅੱਜਕਲ ਮਿਲਾਵਟ ਨੂੰ ਚੰਗੀ ਤਰ੍ਹਾਂ ਨੂੰ ਧੋਹ ਲਵੋ

ਚੰਗੀ ਤਰ੍ਹਾਂ ਛਿੱਲੜਾ ਨੂੰ ਉਹ ਸਣੇਂ ਛਿੱਲੜ ਖਾਣੇ ਚਾਹੀਦੇ ਏ ਆਪਾਂ ਨੂੰ

ਉਹ ਸਣੇਂ ਖਾਓ ਫ਼ੇਰ ਦੇਖੋ ਤੁਸੀਂ

ਛਿੱਲੜ ਤਾਂ banana ਦਾ ਵੀ ਹੁੰਦਾ ਉਹ ਵੀ ਖਾ ਲਈਏ banana ਤਾਂ ਦੇਖਿਆ banana ਛਿੱਲ ਕੇ ਖਾਨੇ ਆ ਉਹ ਤਾਂ ਦੇਖੋ ਜੀ ਹੁਣ ਤੁਸੀਂ ਗੱਲ ਇਹ ਸਿਰਫ਼ ਇੱਕ ਵਾਰ ਅਹ ਤੁਸੀਂ ਮਿਥਾਸ ਵੀ ਕਹਿ ਸਕਦੇ ਹੋ ਕ੍ਰਿਸ਼ਨ ਨੇ ਸਿਰਫ਼ ਕ੍ਰਿਸ਼ਨ ਨੇ ਖਾਇਆ ਏ ਕੇਲਾ ਅਹ ਛਿੱਲੜ ਸਣੇ ਸਿਰਫ਼ ਦੁਨੀਆਂ ਦੇ ਵਿੱਚ ਹਾਂ ਮੈਂ ਵੀ ਦੇਖਿਆ ਉਹ ਕਿ ਕਰਦਾ ਸੀਗਾ ਸਿਰਫ਼ ਛਿੱਲੜ ਆਪ ਖਾਈ ਜਾਂਦਾ ਸੀਗਾ ਠੀਕ ਏ ਤੇ ਉਹ ਜਿਹੜਾ ਕੇਲਾ ਵਿਚਲਾ ਹਿੱਸਾ ਸਿੱਟੀ ਜਾਂਦਾ ਸੀਗਾ

ਮਤਲਬ ਕਿ ਮਤਲਬ ਉਹ ਚੀਜ ਤਾਂ ਉਹ ਵੀ ਖਾਨ ਆਲੀ ਉਹ ਏ ਆਪਾਂ ਲੋਕ ਖਾਦੇ ਨਹੀਂ ਹੈਗੇ

ਫਲ fruit ਕੋਈ ਵੀ ਆ ਸਿਹਤ ਨਾਲ related ਹਰੇਕ ਚੀਜ ਚ vitamin ਏ

ਕਿਸੇ ਚ A ਹੈ ਕਿਸੇ ਚ B ਏ ਕਿਸੇ ਚ C ਏ ਹਰੇਕ ਚੀਜ ਚ vitamin ਹੈ ਤੇ ਕਿਸੇ ਚ iron ਹੈ

ਮੈਂ ਤੁਹਾਨੂੰ ਦੱਸਦਾ ਜਿਹੜੀ ਚੀਜ ਮੈਂ ਕਹਿਨਾ vitamin ਆਲੀ ਉਹ ਤਾਂ ਹੈਗੀ ਓ ਹੈਗੀ ਏ

ਸੰਤਰਾ ਲੈਲੋ ਕਿੰਨੂੰ ਲੈਲੋ ਉਹਦੇ ਵਿੱਚ ਜਿਹੜੀ ਜਾਲੀ ਜੀ ਹੁੰਦੀ ਏ

ਨਹੀਂ ਜੀ ਸਾਫ਼ ਸਾਫ਼ ਦੇਦੋ ਕਰਕੇ ਉਹ ਜਦ ਕੇ ਵੀ ਅਸ਼ਲੀ ਚੀਜ ਤਾਂ ਆਪਾਂ ਸਿੱਟ ਤੀ ਬੱਸ ਉਹ ਸਿੱਟ ਤੀ ਆਪਾਂ ਬੱਸ ਬਚਿਆ liquid juice ਜਾ ਰਹਿ ਗਿਆ ਉਹਦਾ ਹਾਂ ਉਹ ਜਦ ਕੇ ਉਹ ਪੂਰੀ fiber ਏ ਜਿੰਨੀ fiber ਉਹ ਏ ਹੋਰ ਕਿਸੇ ਚ ਹੈਨੀ fiber ਨੇ ਹੀ ਆਪਣਾ ਪੇਟ ਠੀਕ ਕਰਨਾ

ਚਲੋ ਵਧਿਆ ਸਾਰੇ ਅਹ ਭੂਤ ਵਧਿਆ ਲੱਗਿਆ ਥੋਡੇ ਨਾਲ ਗੱਲ ਬਾਤ ਕਰਕੇ ਭੂਤ

ਤੁਹਾਡੇ ਨਾਲ ਵੀ sir ਭੂਤ ਵਧੀਆ

ਕੁੱਝ ਕ਼ ਮੈਂਨੂੰ ਪਤਾ ਕੁੱਝ ਕ਼ ਤੁਹਾਨੂੰ ਪਤਾ ਏ ਇੱਕ ਦੂਜੇ ਨੂੰ ਆਪਾਂ ਸਾਂਝੀ ਕਰਾਗੇ

ਮੈਨੂੰ ਅਹ

ਇਕ ਆਸ਼ੁ doctor ਨਾਲ consult ਕਰਨਾ ਸੀ ਤੁਹਾਡੇ ਹਸਪਤਾਲ ਵਿੱਚ

ਹਾਂਜੀ sir ਸਾਡੇ

ਹਾਂਜੀ ਇਸ ਵੇਲੇ sir doctor ਚੋਧਰੀ available ਨੇ ਉਹਨਾਂ ਦਾ timing ten thirty to three thirty ਹੈ ਤੇ ਅਗਰ ਤੁਸੀਂ ਉਸ ਤੋਂ ਬਾਅਦ ਦਿਖਾਉਣਾ ਚਾਹੁੰਦੇ ਹੋ ਤੇ ਫ਼ੇਰ doctor ਸਤੀਸ਼ ਕੁਮਾਰ ਹੋਣਗੇ ਜੀ ਉਹਨਾ ਦਾ time three thirty to seven thirty ਹੈ ਇੰਜ ਕਰੋ ਮੈਂ ਸ਼ਾਮੀ ਦਿਖਾਲੂਂਗਾ

appointment set ਕਰਦੋ appointment fix ਕਰਦੋ ਮੇਰਾ ਨਾਮ ਰਾਕੇਸ਼ ਕੁਮਾਰ ਹੈਗਾ ਤੇ ਮੇਰੀ ਉਮਰ ਛਾਹਟ ਸਾਲ ਠੀਕ ਹੈ sir ਇੱਕ ਮਿੰਟ hold ਕਰਨਾ ਤੁਸੀਂ doctor ਸਤੀਸ਼ ਨਾਲ ਸ਼ਾਮ ਨੂੰ sir ਕਿੰਨੇ ਵਜੇ ਦੀ appointment ਚਾਹੀਦੀ ਹੈ ਥੋਨੂੰ

ਅਮ sir ਸਾਢੇ ਤਿੰਨ ਦੀ ਤਾਂ ਅੱਜ available ਨਹੀਂ ਹੈ

ਕਰਦੋ ਫ਼ੇਰ ਸਵਾ ਚਾਰ ਦੀ ਦਿਖਾ ਦਿੰਦੇ ਦੇਖਦੇ ਹਾਂ ਠੀਕ ਹੈ sir or ਤੁਹਾਡੀ ਮੈਂ ਸਵਾ ਚਾਰ ਵਜੇ ਦੀ appointment mister ਰਾਕੇਸ਼ ਕੁਮਾਰ ਉਮਰ ਅਠਾਹਟ ਸਾਲ ਓਰ doctor ਸਤੀਸ਼ ਨਾਲ ਸਵਾ ਚਾਰ ਵਜੇ ਦੀ appointment ਮੈਂ fix ਕਰ ਦਿੱਤੀ ਹੈ

ਕਿੰਨੇ ਅਮ ਕਿੰਨੇ ਤੋਂ ਇੱਥੇ ਬੈਠਦੇ ਪਏ ਹਾਂ sir ਉਹ ਸਾਢੇ ਤਿੰਨ ਤੋਂ ਲੈਕੇ ਸਾਢੇ ਸੱਤ ਤੱਕ ਬੈਠ ਦੇ ਨੇ ਜੀ ਅੱਛਾ ਚਲੋ ਫ਼ੇਰ ਉਹਨਾਂ ਨੂੰ ਕੁਝ ਦਿਨ ਪਹਿਲੇ ਮੇਰਾ accident ਹੋਗਿਆ ਸੀਗਾ

ਕਾਫੀ ਠੀਕ ਹੋਗਿਆ

ਤੇ ਮੈਂ ਉਹਨਾਂ ਨਾਲ consult ਕਰਨਾ ਚਾਹੁੰਦਾ ਸੀ

sir ਅਹ three hundred rupees consultation charges ਨੇ age by chance ਉਹਨਾਂ ਨੂੰ ਕੋਈ test ਚਾਹੀਦਾ ਹੋਇਆ ਯਾ ਅਮ ਜੋ ਵੀ medicines ਉਹ ਲਿਖ ਕੇ ਦੇਣਗੇ ਉਹ ਸਾਰਿਆਂ ਦੇ charges ਅਲੱਗ ਹੋਣਗੇ medicine charges ਤੇ

ਉਹ ਚ ਤਾਂ charges ਫ਼ੇਰ ਅਲੱਗ ਹੋਣਗੇ ਤੁਹਾਡੇ ਅਲੱਗ ਗਿਣੇ ਜਾਣਗੇ x-ray ਵੇਸੇ ਮੈਂ ਕਰਾਇਆ ਸੀ ਪਹਿਲੇ ਦੇ ਪਏ ਨੇ ਮੇਰੇ ਮੈਂ ਲੇਂਦਾ ਆਵਾਂਗਾ ਅਗਰ x ray ਦੁਬਾਰਾ ਕਰਾਉਣ ਚਾਹੁਣਗੇ ਤੇ ਮੈਂ ਉੱਥੇ ਕਰਾ ਲਵਾਂਗਾ ਉੱਥੇ ਹਸਪਤਾਲ ਵਿੱਚ ਹੋਜੇਗਾ ਨਾ x ray ਹਾਂਜੀ sir ਸਾਡੇ ਕੋਲ ਇੱਥੇ ਸਾਰੀਆਂ facilities ਹੈਗੀਆਂ ਨੇ ਤੁਸੀਂ ਬਿਲਕੁਲ ਵੀ ਫਿਕਰ ਨਾ ਕਰੋ ਥੋਨੂੰ ਬਾਹਰ ਕੋਈ ਵੀ ਭੱਜਾ ਦੋੜੀ ਕਰਨ ਦੀ ਲੋੜ ਨਹੀਂ ਹੈ ਜੋ ਵੀ sir advice ਕਰਨਗੇ ਸਾਰੇ test ਥੋੜੇ ਇੱਥੇ ਹੋ ਜਾਣਗੇ ਬਸ ਜੋ ਵੀ ਪੁਰਾਣੇ ਤੁਹਾਡੇ papers ਯਾ consultations ਜੋ ਥੋਡੀਆਂ ਜੋ ਬਾਹਰ ਹੋਈਆਂ ਨੇ ਜੋ ਵੀ ਤੁਹਾਡੇ test reports x ray ਜੋ ਵੀ ਤੁਹਾਡੇ ਕੋਲ ਹੈਗਾ ਉਹ ਨਾਲ ਲਿਆਉਣ ਹੋ ਸਕਦਾ ਉਹਦੇ basis ਤੇ ਹੀ sir ਦੇਖ ਲੈਣ ਅਗਰ ਉਹਨਾਂ ਨੂੰ ਕੋਈ fresh test ਚਾਹੀਦੇ ਹੋਣਗੇ ਤੇ ਉਹ ਤੁਹਾਡੇ ਇੱਥੇ ਹੱਥੋਂ ਹੱਥੀ ਹੋ ਜਾਣਗੇ ਨਾਲ ਹੀ ਥੋੜੀ ਦੇਰ ਵਿੱਚ report ਮਿਲ ਜਾਵੇਗੀ ਉਹ report ਵੀ sir ਨੂੰ ਵਿੱਚ ਦਿਖਾ ਸਕਦੇ ਹੋ ਤੇ ਤੁਹਾਡੇ ਕੋਲ ਇੱਥੇ physician ਵੀ ਬੈਠਦੇ ਹੈਗੇ ਆ ਬੱਚਿਆਂ ਦੇ

ਛੋਟੇ ਬੱਚਿਆਂ ਦੇ ਹੈਗੇ ਆ ਨਾ ਤੁਸੀਂ repeat ਕਰ ਸਕਦੇ ਹੋ sir ਤੁਸੀਂ ਕੀ ਕਿਹਾ sorry

ਹਾਂਜੀ ਹਾਂ ਤੇ ਉਹ

ਤੇ ਉਹਨਾ

ਉਹਦਾ ਨਾਲ ਵੀ appointment fix ਕਰ ਦਿਓ ਜੀ sir ਮਾਈ ਕਰ ਦਿੰਨੀ ਆ doctor ਰਵੀ ਸੈਣੀ ਹੈਗੇ ਨੇ ਤੇ ਮੈਂ ਉਹਨਾਂ ਨਾਲ ਤੁਹਾਡੀ appointment fix ਕਰ ਦਿੰਨੀ ਆ ਤੁਸੀਂ ਮੈਨੂੰ ਬੱਚੇ ਦਾ ਨਾਮ ਦੱਸ ਸਕਦੇ ਹੋ please